ਨਾ ਸੌਂਦਾ ਵੀ ਬੜਾ ਇ

ਹਮ ਤੁਹਾਡੇ ਤੇ ਹੀ ਜਾਣਾ ਵਾ ਹਾਂ ਮੇਰੇ ਤੇ ਹੀ ਜਾਣਾ ਵਾ ਮੈ ਤਾ ਏਨਾ ਸੋਨਾ ਹਾਂ ਹਾਂ ਹਾਂ ਨਾ ਤੁਸੀ ਤਾ ਸੋਂਦੇ ਹੀ ਨਹੀਂ ਹਮ ਦਾਸ ਕ ਮਿੰਟ ਮੈਂ ਸੌ ਕੇ ਫੇਰ ਉੱਠ ਜਾਣਾ ਆ ਹਾਂ ਏਵੀ ਏਦਾਂ ਹੀ ਕਰਦਾ ਵਾ

ਅੱਛਾ ਕਿਥੇ ਤੁਹਾਡੇ ਤੇ ਗਯਾ ਵਾ

ਤੇਰੇ ਤੇ ਕਯੋ ਨਹੀਂ ਗਏ ਕਿ ਕਿਹਾ ਮੈ ਕਯੋ ਨਿ ਗਯਾ ਅੱਛਾ ਮੇਰੇ ਤੇ ਕਯੋ ਨਹੀਂ ਗਯਾ

ਹਾਂਜੀ ਠੀਕ ਆ ਹੋਰ

ਵਧੀਆ ਕਾਮ ਤੇ ਅਜੇ ਗਏ ਨੀਂ ਆ ਅੱਛਾ ਹਮ ਹੋਰ ਗਰਮੀ ਬੜੀ ਏ ਤੇ ਕਿ ਕਰੇ ਅੱਛਾ ਪੱਖੇ ਤੋਂ ਬਗੈਰ ਤਾ ਬੰਦਾ ਇਕ ਮਿੰਟ ਨਹੀਂ ਰਹਿੰਦਾ ਸਹੀ ਕਯਾ

ਸਹੀ ਕਯਾ ਹਮ ਚਲੋ ਵਦੀਆਂ ਕਿਥੇ ਜਾਨ ਦੀ ਤਿਆਰੀ ਕਿਥੇ ਜਾਂ ਦਯਾ ਵਾ ਠੀਕ ਆ ਬਾਰ ਨਾ ਨਿਕਲੀ ਜਾਂਦਾ ਨਿਆਣੇ ਨੂੰ ਵੀ ਨਾ ਨਿਕਲਣ ਦਯਿ ਥਾਲੋ ਤਤੀ ਹਵਾ ਵੱਜਦੀ ਆ ਲੂ ਚ ਫੇਰ ਹਮ ਤਾਹਿ ਆਪ ਵੀ ਪਾ ਰਖ੍ਯਾ ਨਾ ਹੱਮ ਐਡਾ ਤਾਣੀ ਆਂਦਾ ਬਾਰ ਨਾਈ ਜੀ ਗੱਲ ਤੇ ਦੁਬਈ ਦੀ ਹੈ ਅਨੂ ਨਾਈ ਨਾਈ ਮਾਰ ਨਾਈ ਸਕਦਾ ਕਿ ਬੰਦਾ ਕੋਈ ਗੱਲ ਨਾਈ ਕ਼ਈਜ਼ ਬਣਾ ਦਿੱਤੀ ਆਪਣੀ ਗਰਮੀ ਬੋਟੀ ਹੋਵੇ ਪਤਾ ਕਿ ਕਾਰਨ ਵੱਜਦੀ ਸੀ ਗੱਲਾਂ ਤੇ ਜਿੱਡਾ ਦੀ ਉਹ ਸੀ start ਹੋ ਜਾਂਦੀਆਂ ਗੱਲਾਂ ਆਹੋ ਜੀ ਮੈਨੂੰ ਜਿਥੈ ਰਾਖੀ ਮੰਜ਼ਿਲ ਤਾੜੀ ਬਾਰ ਹੈ ਅੱਛਾ ਮਹਾ ਨੰਗੇ ਪੈਰੀ ਨਾ ਬਾਰ ਆਹ ਜਾਇ ਕਿੱਡੇ ਹੱਮ ਨਾਈ ਆਵੰਦਾ ਹੱਮ ਖ਼ਯਾਲ ਰਾਖੀ ਓਢ ਅੱਛਾ ਹਮ ਅੱਛਾ

ਹੱਮ ਚੈਪਲ ਪੈ ਉੱਠ ਕੇ ਹੱਮ

ਹੱਮ ਬਾਰ ਟਰੇਸੀ ਹੋਵੇ ਤੇ ਮਾਰੀ ਲਿਵ ਫੋਰ ਵਾਂਗੂ ਜਾਵਾ ਇਕ ਡੈਮ ਬਾਰ ਨੂੰ ਦੇ ਘਰ ਮਹਾ AC ਆਲੇ ਕਮਰੇ ਛ ਰਿਆ ਕਰ ਤੇ ਇਕ ਡੈਮ ਨਾ ਬਾਰ ਅਵਿਆ ਕਰੋ ਹੱਮ ਨਾਈ ਆਉਂਦੇ

ਆਹੋ ਓਦੇ ਨਾਲ ਐਡਾ ਸੀ ਹੱਮ

ਫੈੱਡ ਹੋਈ ਵੰਤਹਿਯਾ ਹੱਮ ਹਾਂ ਜੀ ਗੋਡੇ ਦੇ ਦਾਗ ਲਾਯਾ ਹੁਣ ਨਾਈ ਨਾਈ ਹੱਮ

ਹੱਮ ਹਾਂ ਅੱਛਾ ਹਾਂ ਜੀ ਗ਼ਲਤੀ ਹੋਈ ਹੱਮ ਉਹ ਆਉਂਦੀ ਹੈ ਜੈ ਨਾ ਹਾਂ ਜੀ

ਸੁਸਤੀ ਹੋਣੀ ਹੁਣ ਸੁਸਤੀ ਦੇ ਦਿਨ ਹੈ ਹੱਮ ਹੱਮ ਹੁਣ ਤੇ ਇੰਜ ਸੌਂਦਾ ਬੜਾ ਵੰਸੁਹ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

ਹੋਰ ਵੇਹੰਤੀ ਹੋ ਕੇ ਬਸ ਜੀ ਇਹ ਜੀ ਐਡਾ ਹੱਮ

ਹੋਰ ਵਧੀਆ ਹੋਰ ਜੇ ਕੋਈ ਮੇਰਾ ਭਾਈ ਆਉਂਦਾ ਮੀਏਬ ਉਡਦੇ ਨਾ ਕੋਈ ਲੁ ਲਿਆ ਕਰ ਠੀਕ ਆਹੋ ਗੱਲਾਂ ਜੇ ਰੱਬ ਕਰਵਾਣਾ ਵੇ

ਹੱਮ ਅੱਛਾ ਵੱਧ

ਹੋਰ ਹਾਂ ਹੋਰ ਕੈਨਾ ਕਿ ਹੈ ਹਾਂ ਜੀਅ ਜੀਅ ਹੀ ਗੱਲ ਉਹ ਤੇ ਵਾਦੁ ਆਹ ਜਾਂਦਾ ਦਿਨ ਛ ਪੰਜ ਛੇ ਪੈ ਗਰਮੀ ਆ ਫਿਰ ਹੱਮ

ਹੱਮ ਜਾਂਦੀਆਂ ਚਾਰ ਤੇ ਪਾਈ ਹੋਂਦੇ ਜਾਨਸ਼ੀਨ ਨਿਆ ਕੋਈ ਲੁਬਦਾ ਆਹ ਇਹ ਤੇ ਗੱਲ ਇਫਾਂਟਿਆ ਤੋਰੁ ਬਣਾ ਜੇ ਮੰਦੁ ਨਾਈ ਬੰਦੇ ਤੇ

ਮਹਾ ਤੁਸੀਂ ਸੁਣਾ ਦਿਯੋ ਕੋਈ ਗੱਲ ਅੱਛਾ ਅੱਛਾ ਤੈਨੂੰ ਨੀਂਦ ਆਉਣ ਦੀਆ

ਹੋਰ ਪਣਛੂਨ ਹੋਰ ਹਾਂ ਜੀ ਮੈਂ ਕਿ ਕਹਾ

ਰੋਟੀ ਪਾਣੀ ਵੀ time ਤੂੰ ਨਾਲ ਖਾ ਕਹੁ ਲਿਆ ਛੇ ਤਾਮਿਲ

ਹੱਮ ਸੋ ਜਯਾ ਕਰੋ time ਨਾਲ ਵੀ

ਹੋਰ ਜੀ ਹਾਂ ਜੀ ਹੋਰ ਕਿ

ਹੋਰ ਹਾਂ ਜੀ ਹੋਰ ਵਧੀਆ ਚਾਹੀਦਾ ਹੱਮ ਹੱਮ ਔਰ

ਚਲੋ ਠੀਕ ਹੈ ਸੋ ਜਾਓ ਤੁਸੀਂ ਮੇਰੀ ਮਾਮੀ ਸਾਈ ਬਸ ਸੋਂ ਲਗੇ ਜੇ ਚਾਲ ਠੀਕ ਫਿਰ ਹੱਮ okay ਅਸੀਂ ਆਪਣੇ ਰੋਜ਼ਾਨਾ ਜੀਵਨ ਵਿੱਚ mobile phone ਜਾਂ smart phone ਦੀ ਵਰਤੋਂ ਕਰਦੇ ਹਨ ਅਤੇ ਜ਼ਿਆਦਾਤਰ ਲੋਕਾਂ ਲਈ mobile phone ਤੋਂ ਬਿਨਾਂ ਰਹਿਣਾ ਔਖਾ ਹੁੰਦਾ ਹੈ ਹੋ ਹੋ ਸਕਦਾ ਹੈ ਕਿ ਸਾਡੇ ਵਿੱਚੋਂ ਬਹੁਤਿਆਂ ਨੇ ਉਦੋਂ ਉਦਾਸੀ ਦਾ ਅਨੁਭਵ ਕੀਤਾ ਹੋਵੇ ਜਦੋਂ ਸਾਡੇ ਕੋਲ Phone ਨਹੀਂ ਹੁੰਦਾ ਅਤੇ ਅੱਜ ਦੇ digital ਯੁੱਗ ਵਿੱਚ mobile ਦੀ ਕਿੰਨੀ ਵਰਤੋਂ ਕਰਦੇ ਹਨ mobile phone ਦੀ ਕਾਢ ਦੇ ਸ਼ੁਰੂਆਤੀ ਸਮੇਂ ਦੌਰਾਨ, ਬਹੁਤ ਸਾਰੇ ਲੋਕਾਂ ਨੂੰ ਇਸਦੀ ਸਮਰੱਥਾ ‘ਤੇ ਸ਼ੱਕ ਸੀ ਅਤੇ ਸਮੇਂ ਦੇ ਬਦਲਣ ਨਾਲ Mobile phone ਬਹੁਤ ਸਾਰੇ ਲੋਕਾਂ ਦੀਆਂ ਜ਼ਰੂਰੀ ਲੋੜਾਂ ਵਿੱਚੋਂ ਇੱਕ ਬਣ ਗਿਆ ਪਹਿਲਾਂ ਗੱਲ ਕਰਨ ਲਈ phone ਦੀ ਵਰਤੋਂ ਕੀਤੀ ਜਾਂਦੀ ਸੀ phone ਦਾ ਸਭ ਤੋਂ ਕੰਮ ਦੂਰਸੰਚਾਰ ਦਾ ਸੀ ਸਾਡੇ ਬਜ਼ੁਰਗਾਂ ਦੇ ਸਮੇਂ ਦੀ ਗੱਲ ਕਰੀਏ ਤਾਂ ਅਸੀਂ ਉਨ੍ਹਾਂ ਤੋਂ ਟੈਲੀਫੋਨ ਬਾਰੇ ਜ਼ਰੂਰ ਸੁਣਿਆ ਹੋਵੇਗਾ ਉਦੋਂ ਗੱਲ ਕਰਨ ਦੇ ਸਿਰਫ ਤਿੰਨ ਸਾਧਨ ਸਨ ਪਹਿਲਾਂ ਜਾਂ ਤਾਂ ਤੁਸੀਂ ਜਾਂ ਤਾਂ ਤੁਸੀਂ ਆਪਣੇ ਸਾਹਮਣੇ ਵਾਲੇ ਨੂੰ ਮਿਲਣ ਜਾਂਦੇ ਹੋ ਜਾਂ ਉਹ ਤੁਹਾਨੂੰ ਮਿਲਣ ਲਈ ਆਉਂਦਾ ਹੈ। ਦੂਜਾ, ਚਿੱਠੀ ਜਿੰਨੀ ਜਲਦੀ ਹੋ ਸਕੇ ਪਹੁੰਚਾਈ ਜਾ ਸਕਦੀ ਹੈ ਜਾਂ ਤੀਜਾ ਟੈਲੀਫੋਨ ‘ਤੇ ਤੇ ਗੱਲ ਕਰਨ ਲਈ ਲੰਬੀ line ਵਿਚ ਖੜ੍ਹਾ ਹੋਣਾ ਪੈਂਦਾ ਸੀ। ਪਹਿਲਾਂ ਇੱਥੇ ਟੈਲੀਫੋਨ ਦਫ਼ਤਰ ਹੁੰਦੇ ਸਨ, ਜਿੱਥੇ number ਜਾਂਦੇ ਸਨ ਇਸ ਤੋਂ ਬਾਅਦ STD PCO ਦਾ ਦੌਰ ਆਇਆ, ਜਿੱਥੇ ਹਰ ਥਾਂ ਟੈਲੀਫੋਨ ਉਪਲਬਧ ਕੀਤੇ ਜਾਂਦੇ ਸਨ ਇਸ ਤੋਂ ਬਾਅਦ ਵੱਡੀਆਂ ਕੰਪਨੀਆਂ

Mobile ਹੁੰਦਾ ਸੀ ਉਹ ਪੈਸਾ ਵਾਲਾ ਅਤੇ ਮਸ਼ਹੂਰ ਵਿਅਕਤੀ ਮੰਨਿਆ ਜਾਂਦਾ ਸੀ ਅੱਜ ਦੇ ਸਮੇਂ ਵਿੱਚ, ਵੱਧ ਤੋਂ ਵੱਧ ਲੋਕ mobile ਦੇ ਫਾਇਦੇ ਜਾਣਦੇ ਹਨ ਅਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਕਿਵੇਂ mobile ਸਾਡੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣ ਗਿਆ ਹੈ ਅਸੀਂ mobile ਦੇ

ਨਾਲ ਹੀ ਇਸ ਦਿਸ਼ਾ ਵਿੱਚ ਕੰਮ ਨੂੰ ਰੋਕਣ ਦੀ ਕੋਈ ਗੁੰਜਾਇਸ਼ ਨਹੀਂ ਹੈ, ਅਸੀਂ mobile ਰਾਹੀਂ ਦੁਨੀਆਂ ਵਿੱਚ ਕਿਤੇ ਵੀ

ਰਾਹ ਖੋਲ੍ਹ ਦਿੱਤੇ ਹਨ ਅੱਜ ਅਸੀਂ ਫੇਸਬੁੱਕ ਇੰਸਟਾਗ੍ਰਾਮ, ਟਵਿੱਟਰ ਦੇ ਯੁੱਗ ਵਿੱਚ ਹਾਂ। ਜਿਸ ਕਾਰਨ ਅਸੀਂ ਕਿਤੇ ਵੀ ਰਹਿੰਦੇ ਹੋਏ ਆਪਣੇ ਦੋਸਤਾਂ ਨਾਲ mobile ਰਾਹੀਂ ਜੁੜੇ ਰਹਿੰਦੇ ਹਾਂ ਇੰਨਾ ਹੀ ਨਹੀਂ ਅਸੀਂ internet ਰਾਹੀਂ ਨਵੇਂ ਦੋਸਤ ਵੀ ਬਣਾ ਸਕਦੇ ਹਾਂ ਲਗਭਗ ਹਰ ਕਿਸੇ ਨੇ ਆਪਣੇ mobile phone ਰਾਹੀਂ ਲੋਕਾਂ ਨਾਲ ਗੱਲਬਾਤ ਕੀਤੀ ਹੈ, ਦੁਨੀਆ ਦੇ ਹਰ ਥਾਂ ਤੇ ਲੋਕਾਂ ਨਾਲ ਸੰਚਾਰ ਕਰਨਾ mobile phone ਜਾਂ smart phone ਦੇ ਕਾਰਨ ਸੰਭਵ ਹੋ ਗਿਆ ਹੈ ਅਤੇ ਇਹ Mobile phone ਦਾ ਇੱਕ ਬਹੁਤ ਵੱਡਾ ਫਾਇਦਾ ਹੈ mobile phone ਸਾਡੇ ਪਰਿਵਾਰਾਂ ਦੇ ਮੈਂਬਰਾਂ ਜਾਂ ਰਿਸ਼ਤੇਦਾਰਾਂ ਨਾਲ ਗੱਲ ਕਰਨ ਵਿੱਚ ਸਾਡੀ ਮਦਦ ਕਰਦੇ ਹਨ। ਜੋ ਸਾਡੇ ਦੇਸ਼ ਦੇ ਦੂਜੇ ਸ਼ਹਿਰਾਂ ਵਿੱਚ ਰਹਿੰਦੇ ਹਨ, ਅਸਲ ਵਿੱਚ, ਇੱਥੇ ਤਿੰਨ ਤਰੀਕੇ ਹਨ ਜਿਨ੍ਹਾਂ ਰਾਹੀਂ ਅਸੀਂ ਆਪਣੇ mobile phone, audio calling

ਅਣਗਿਣਤ ਫਾਇਦਿਆਂ ਤੋਂ ਬਾਅਦ ਇਸ ਦੀ ਗਲਤ ਵਰਤੋਂ ਤੋਂ ਹੁੰਦਾ ਹੈ ਦਿਨ ਭਰ ਇਸ ਦੀ ਵਰਤੋਂ ਕਰਨ ਨਾਲ ਇਹ ਸਾਡੀਆਂ ਅੱਖਾਂ ਦੀ ਰੋਸ਼ਨੀਆਂ ਨੂੰ ਕਮਜ਼ੋਰ ਕਰਦਾ ਹੈ, ਅੱਜ ਛੋਟੀ ਉਮਰ ਦੇ ਬੱਚਿਆਂ ਕੋਲ mobile ਹੈ ਉਹ ਘੱਟੋ ਘੰਟੋਂ ਤੱਕ ਇਸਦੀ ਵਰਤੋਂ ਕਰਦੇ ਹਨ। ਅੱਜ-ਕੱਲ੍ਹ ਬੱਚੇ ਕਿ ਬਿਨਾਂ ਕਿਸੇ ਕੰਮ ਦੇ ਗੇਮਾਂ ਖੇਡਣ ਲਈ mobile ਦੀ ਵਿਅਰਥ ਵਰਤੋਂ ਕਰਦੇ ਹਨ, ਜਿਸ ਕਾਰਨ ਉਨ੍ਹਾਂ ਦੀ ਜ਼ਿੰਦਗੀ ਦਾ ਕੀਮਤੀ ਸਮਾਂ ਵੀ ਬਰਬਾਦ ਹੁੰਦਾ ਹੈ, ਬੇਸ਼ੱਕ ਸਾਨੂੰ technology ਨਾਲ ਅੱਗੇ ਵਧਦੇ ਰਹਿਣਾ ਚਾਹੀਦਾ ਹੈ ਪਰ ਇਸ ਗੱਲ ਦਾ ਵੀ ਖਾਸ ਖਿਆਲ ਰੱਖਣਾ ਚਾਹੀਦਾ ਹੈ ਕਿ ਕਿ ਸਾਡੇ ਸਮਾਂ ਬਰਬਾਦ ਨਾ ਹੋਵੇ mobile ਦੀ ਜ਼ਿਆਦਾ ਵਰਤੋਂ ਕਰਨ ਸਾਡੀ ਰੋਜ਼ਾਨਾ ਦੀ routine ਵੀ ਬਦਲ ਜਾਂਦੀ ਹੈ ਖਰਾਬ routine ਦਾ ਸਾਡੀ ਸਿਹਤ ‘ਤੇ ਬਹੁਤ ਡੂੰਘਾ ਅਸਰ ਪੈਂਦਾ ਹੈ। ਅਤੇ ਇਸ ਨਾਲ ਸਾਡੀ ਸਿਹਤ ਵੀ ਖ਼ਰਾਬ ਹੋ ਸਕਦੀ ਹੈ ਸਾਨੂੰ ਜ਼ਿਆਦਾ mobile ਦੀ ਵਰਤੋਂ ਨਹੀਂ ਕਰਨੀ ਚਾਹੀਦੀ ਵਿਸ਼ਵਵਿਆਪੀ ਤੌਰ ‘ਤੇ, ਲੱਖਾਂ ਲੋਕ ਹਨ ਜੋ social media ‘ਤੇ mobile ਫੋਨਾਂ ਦੇ ਆਦੀ ਹੋ ਗਏ ਹਨ। ਮਨੋਰੰਜਨ ਦੇ show ਦੇਖਣ ਜਾਂ video ਗੇਮਾਂ ਖੇਡਦੇ ਹੋਏ, ਇਹਨਾਂ ਨਸ਼ਿਆਂ ਦਾ ਸਿੱਧਾ ਮਤਲਬ ਹੈ mobile phone ਦੀ ਲਗਾਤਾਰ ਵਰਤੋਂ ਕਰਨਾ ਅਤੇ ਹੋਰ ਜ਼ਰੂਰੀ ਰੋਜ਼ਾਨਾ ਕੰਮਾਂ ਨੂੰ ਭੁੱਲ ਜਾਣਾ, ਜਿਵੇਂ ਕਿ ਅਕਸਰ ਲੋਕ ਖਾਣਾ ਭੁੱਲ ਜਾਂਦੇ ਹਨ, ਬਿਨਾਂ ਸ਼ੱਕ mobile phone ਦੀ ਵਰਤੋਂ ਕਰਨ ਨਾਲ ਸਾਡੀ ਮਾਨਸਿਕ ਸਿਹਤ ਦੇ ਨਾਲ-ਨਾਲ ਸਾਡੀ ਸਰੀਰਕ ਸਿਹਤ ‘ਤੇ ਵੀ ਅਸਰ ਪੈਂਦਾ ਹੈ, ਅਤੇ ਬਹੁਤ ਸਾਰੇ ਲੋਕਾਂ ਨੇ ਇਸ ਦੇ ਪ੍ਰਭਾਵਾਂ ਦਾ ਅਨੁਭਵ ਕੀਤਾ ਹੋਵੇਗਾ ਉਮੀ ਅਤੇ ਇਸ ਨਾਲ ਸਾਨੂੰ mobile ਦੀ ਵਰਤੋਂ ਘੱਟ ਕਰਨੀ ਚਾਹੀਦੀ ਹੈ ਤਾਂ ਜੋ ਅਸੀਂ ਆਪਣਾ ਰੋਜ਼ਾਨਾ ਕੀਮਤੀ ਸਮਾਂ ਕੱਢ ਕੇ ਆਪਣੇ ਚੰਗੇ ਕੰਮਾਂ ਵਿੱਚ ਲਗਾ ਸਕੀਏ ਅਤੇ mobile ਦੀ ਵਧੀਆ ਵਰਤੋਂ ਕਰਕੇ ਇਸਦਾ ਫ਼ਾਇਦਾ ਉੱਠਾ ਸਕੀਏ। ਜਦੋਂ ਗਰਭਵਤੀ ਸੀ ਤੇ ਉਸ ਨੂੰ ਪਤਾ ਲੱਗਾ ਕਿ ਸਰਦਾਰ ਨੂੰ ਅਲਮਾਰਿਹ ਵਿਚੋਂ ਚਾਂਦੀ ਦੇ ਭਾਂਡੇ ਗੰਮ ਹੋਣ ਬਾਰੇ ਪਤਾ ਲੱਗ ਚੁੱਕਾ ਹੈ ਤੇ ਉਹ ਚੋਰੀ ਕਰਨ ਵਾਲੇ ਮੰਦੀ ਪਤਾ ਕੱਢੇਗਾ ਤਾਂ ਫੜੇ ਜਾਨ ਦੇ ਡਰ ਕਾਰਨ ਵੀਰੋ ਨੇ ਕੋਈ ਚੀਜ ਚੁਰਾਂ ਤੋਂ ਇਕਰਾਰ ਕਰਦੀ ਹੈ ਉਸਨੇ ਦੱਸਿਆ ਕਿ ਉਹ ਜਾਂਦੀ ਹੈ ਕਿ ਉਸ ਦੇ ਪਯੋ ਨੇ ਉਸਦੇ ਭਰਾ ਦਾ ਕੰਮ ਦਾ ਵਾਸਤਾ ਪਾ ਕੇ ਸਰਦਾਰ ਕੋਲੋਂ ਦੋ ਹਜਾਰ ਰੁਪਏ ਲਏ ਹਨ ਤੇ ਇਸ ਤਰਾਹ ਉਸ ਨੇ ਉਸਨੂੰ ਉਹਨਾਂ ਕੋਲ ਵੇਚ ਦਿੱਤਾ ਸੀ ਇਸ ਕਰਕੇ ਉਹ ਆਪਣੇ ਮਾਂ ਪੇਯਾ ਨੂੰ ਵੀ ਆਪਣੇ ਸਕੇ ਨਈ ਸਮਝਦੀ ਤੇ ਅੱਗੋਂ ਉਹ ਕਿਸੇ ਦਾ ਘਰ ਦਾ ਉਜਾੜ ਘਰ ਦਾ ਨਈ ਭਰੇਗੀ ਇਹ ਸੁਨ ਕੇ ਨਿਹਾਲ ਕੌਰ ਪਰ ਜਦੋਂ ਉਹ ਵੀਰੋ ਦੀ ਭਰਦਵੀਂ ਜਵਾਨੀ ਵੱਲ ਵੇਖਦੀ ਤਾਂ ਉਸਨੂੰ ਜਾਪਦਾ ਸੀ ਕਿ ਸਰਦਾਰ ਦੇ ਹੋਕੇ ਤੋਂ ਜਿਹੜਾ ਹੋਕਾ ਉਸਨੇ ਲਿਆ ਸੀ ਉਹ ਵੀਰੋ ਨੇ ਆਪਣੀ ਛਾਤੀ ਵਿਚ ਪਾ ਲਿਆ ਹੈ ਨਿਹਾਲ ਕੌਰ ਨੇ ਸਰਦਾਰ ਅੱਗੇ ਚਾਂਦੀ ਦੇ ਭਾਂਡਿਆਂ ਦੀ ਵੀਰੋ ਦਵਾਰਾ ਚੋਰੀ ਕਰਨ ਦਾ ਭੇਤ ਛੁਪਾ ਲਿਆ ਗਰਭਵਤੀ ਵੀਰੋ ਨੂੰ ਨਿਹਾਲ ਕੌਰ ਕਹਿੰਦੀ ਸੀ ਕਿ ਉਸ ਦਾ ਪਹਿਲਾਂ ਬੱਚਾ ਉਹ ਆਪਣੀ ਝੋਲੀ ਪਾ ਲਵੇਗੀ ਉਹ ਇੱਕ ਸੱਸ ਵਾਂਗ ਖੁਸ਼ ਸੀ ਉਸਨੇ ਬਚੇ ਦੇ ਆਉਣ ਦੀ ਉਡੀਕ ਵਿਚ ਚਾਂਦੀ ਦੀਆਂ ਘੰਟੀਆਂ ਵਾਲਾ ਭੰਗੂੜਾ ਬਣਵਾਇਆ ਤੇ ਸੁਚੇ ਪੱਟ ਦੀ ਰਜਾਈ ਬਣਵਾਈ ਉਸਨੇ ਇਸ ਲਈ ਵਲੈਤ ਤੋਂ ਸਵੈਟਰ ਮੰਗਵਾਉਣ ਦਾ ਪ੍ਰਬੰਧ ਕੀਤਾ ਤੇ ਗਰਭ ਨੂੰ ਡਿੱਗਣ ਤੋਂ ਬਚਾਉਣ ਲਈ ਸੁਖ ਸੁਖੀ ਵੀਰੋ ਜਣੇਪਾ ਆਪਣੇ ਮਾਂ ਪਿਆਂ ਦੇ ਕਰਾਊਨ ਦੀ ਜਿੱਦ ਲੈ ਬੈਠੀ ਸੀ ਸਰਦਾਰ ਇਸ ਲਈ ਤਿਆਰ ਨਈ ਸੀ ਉਸਨੂੰ ਦੱਰ ਸੀ ਕਿ ਕੁੜੀ ਹੋਣ ਦੀ ਸੂਰਤ ਵਿਚ ਉਸਦੇ ਮਾਪੇ ਕਿਸੇ ਹੋਰ ਦੇ ਮੁੰਡੇ ਨਾਲ ਬਦਲ ਦੇਣਗੇ ਤਾਂ ਜੋ ਉਹ ਵੱਡਾ ਹੋ ਕੇ ਜਾਇਦਾਦ ਦਾ ਵਾਰਿਸ ਬਣ ਸਕੇ ਇਸ ਡਰ ਨੂੰ ਦੂਰ ਕਰਨ ਲਈ ਨਿਹਾਲ ਕੌਰ ਸੇਵਾ ਕਰਨ ਲਈ ਮੈਰੀ ਸਮੇਤ ਉਸਦੇ ਮਾਪਿਆਂ ਦੇ ਘਰ ਉਸਦੇ ਨਾਲ ਚਲੀ ਗਈ ਹੁਣ ਜਦੋਂ ਮਾਪਿਆਂ ਦੇ ਘਰ ਵੀਰੋ ਨੇ ਮੁੰਡੇ ਨੂੰ ਜਨਮ ਦਿੱਤਾ ਤਾਂ ਨਿਹਾਲ ਕੌਰ ਨੂੰ ਵਧਾਈਆਂ ਮਿਲਣ ਲੱਗੀਆਂ ਜਦੋਂ ਉਹ ਸਵੇਰੇ ਸਰਦਾਰ ਨੂੰ ਇਸ ਸੰਬੰਧੀ ਤਾਰ ਦੇਣ ਲੱਗੀ ਤਾਂ ਵੀਰੋ ਨੇ ਉਸਦੇ ਪੈਰ ਫੜ ਕੇ ਕਿਹਾ ਕਿ ਉਹ ਬੱਚਾ ਉਸਦੀ ਝੋਲੀ ਨਹੀ ਪਾ ਸਕਦੀ ਕਿਉਂਕੀ ਸਰਦਾਰ ਦਾ ਨਈ ਉਸਨੇ ਕਿਹਾ ਕਿ ਉਸਨੇ ਜੋ ਕੀਤਾ ਹੈ ਉਸਦਾ ਉਸਨੂੰ ਪਛਤਾਵਾ ਨਈ ਤੇ ਦੱਸਦੀ ਹੈ ਕਿ ਬੱਚਾ ਸਰਦਾਰ ਦੇ ਮੁਨਸ਼ੀ ਮਦਨ ਸਿੰਘ ਦਾ ਹੈ ਉਸਨੇ ਦੱਸਿਆ ਕਿ ਜਦੋਂ ਉਹਨਾਂ ਦਾ ਮੁਨਸ਼ੀ ਉਸਨੂੰ ਮਿਲਣ ਲਈ

ਤੇ ਵਿਆਹ ਉਸਦੇ ਬਾਪ ਨੇ ਉਸਨੂੰ ਸ਼ਹਿਰ ਦੇ ਗੁਰੁਦ੍ਵਾਰੇ ਵਿਚ ਲੈ ਜਾ ਕੇ ਕੀਤਾ ਸੀ ਹੁਣ ਜਦੋਂ ਪੇਕੀਂ ਆਉਣ ਤੇ ਉਸਨੂੰ ਹਰ ਕੋਈ ਪੁੱਛ ਰਿਆ ਸੀ ਕਿ ਉਸਦਾ ਪਤੀ ਕਿੰਨਾ ਕੁ ਬੁੱਢਾ ਹੈ ਤਾਂ ਉਸਨੇ ਸਬਨੁ ਗਲੋਂ ਲਾਉਣ ਲਈ ਉਸਨੂੰ ਮੁਨਸ਼ੀ ਵਿਖਾ ਕੇ ਕਿਹਾ ਕਿ ਇਹ ਉਸਦਾ ਪਤੀ ਹੈ ਇਹ ਉਸਦਾ ਪਤੀ ਹੈ ਹੁਣ ਜਦੋਂ ਪੇਕੇ ਆਉਣ ਤੇ ਉਸਨੂੰ ਹਰ ਕੋਈ ਪੁੱਛ ਰਿਆ ਸੀ ਕਿ ਇਸਦਾ ਪਤੀ ਕੌਣ ਹੈ ਤਾਂ ਉਹ ਸਬਣੂ ਗਲੋਂ ਲਾਉਣ ਲਈ ਕਹਿ ਰਹੀ ਸੀ ਕਿ ਇਹ ਉਸਦਾ ਪਤੀ ਹੈ ਸੋਹਣੇ ਜਵਾਨ ਮੁਨਸ਼ੀ ਨੂੰ ਉਸਨੇ ਸਾਰੀ ਗੱਲ ਸਮਝਾ ਦਿਤੀ ਸੀ ਉਸਨੇ ਉਸਤੋਂ ਕੁੜੀਆਂ ਨੂੰ ਕਲੀਚਿੜੀਆਂ ਵੀ ਦਵਾ ਦਿੱਤੀਆਂ ਸਨ ਪੰਜ ਛੇ ਦਿਨ ਉਹ ਪੇਕਿਆਂ ਦੇ ਰਹੀ ਤੇ ਉਸਨੂੰ ਜਾਪਣ ਲੱਗ ਪਿਆ ਕਿ ਮੁਨਸ਼ੀ ਹੀ ਉਸਦਾ ਪਤੀ ਹੈ ਉਸਨੇ ਕਿਹਾ ਕਿ ਹੁਣ ਉਹ ਸਰਦਾਰ ਦੇ ਵਾਪਸ ਨਹੀ ਜਾਵੇਗੀ ਉਸਨੇ ਨਿਹਾਲ ਕੌਰ ਨੂੰ ਕਿਹਾ ਕਿ ਉਹ ਮੁਨਸ਼ੀ ਬਾਰੇ ਨਾ ਦੱਸੇ ਨਹੀਂ ਤਾਂ ਸਰਦਾਰ ਉਸਨੂੰ ਨੌਕਰੀ ਤੋਂ ਕੱਢ ਦੇਵੇਗਾ ਉਹ ਵਯਾਯੀਆਂ ਹੋਈਆਂ ਤੇ ਬਾਲ ਬੱਚੇ ਵਾਲਾ ਹੈ ਉਸਦੀ ਨੌਕਰੀ ਨਈ ਛੁਟਨੀ ਚਾਹੀਦੀ ਉਸਨੇ ਉਸਨੂੰ ਘਰ ਨਈ ਵਸਾਉਣਾ ਪਰ ਜਾਰੀ ਰਵੇ ਇਸ ਨਾਲ ਉਸਨੇ ਇੱਕ ਵਾਰ ਇਹ ਤਾਂ ਵੇਖ ਲਿਆ ਹੈ ਕਿ ਜਵਾਨ ਆਦਮੀ ਕਿਹੋ ਜੇਹਾ ਹੁੰਦਾ ਹੈ ਇਸ ਪ੍ਰਕਾਰ ਅਸੀ ਵੇਖਦੇ ਹਾਂ ਕਿ ਇੱਕ ਬੁੱਢੇ ਨਾਲ ਅਣਜੋੜ ਰੂਪ ਵਿਚ ਵੇਯਾਹੀ ਜਵਾਨ ਵੀਰੋ ਕਿਸ ਤਰਾਹ ਉਸਨੂੰ ਬਿਲਕੁੱਲ ਪਿਆਰ ਨਈ ਸੀ ਕਰਦੀ ਸਗੋਂ ਆਪਣੇ ਬਰਾਬਰ ਦੇ ਜਵਾਨ ਮਰਦ ਦੇ ਪਿਆਰ ਵਿਚੋਂ ਹੀ ਸੰਤੁਸ਼ਟੀ ਪ੍ਰਾਪਤ ਕਰਦੀ ਹੈ ਨਾਲ ਹੀ ਉਹ ਪੈਸੇ ਲੈਕੇ ਬੁੱਢੇ ਨਾਲ ਵਯਉਣ ਵਾਲੇ ਆਪਣੇ ਮਾਪਿਆਂ ਨੂੰ ਵੀ ਨਫਰਤ ਕਰਦੀ ਹੈ ਇਸ ਪ੍ਰਕਾਰ ਕਹਾਣੀ ਕਰ ਨੇ ਇਸ ਕਹਾਣੀ ਵਿਚ ਇਕ ਪੈਸਿਆਂ ਬਦਲੇ ਇੱਕ ਦੁਹਾਜੂ ਬੁੱਢੇ ਨਾਲ ਪੈਸੇ ਲੈਕੇ ਵਿਆਹੀ ਜਵਾਨ ਇਸਤਰੀ ਵੀ ਦੁੱਖ ਅੰਤੁਸ਼ਟ ਤੇ ਕੁੰਠਿਤ ਆਤਮਾ ਦੀ ਮਨੋਦਸ਼ਾ ਨੂੰ ਬਹੁਤ ਹੀ ਦਿਲਚਸਪ ਢੰਗ ਨਾਲ ਪੇਸ਼ ਕੀਤਾ ਹੈ ਇਸਦਾ ਕਥਾਨਕ ਸਮਾਜਿਕ ਤਾਂ ਹੈ ਪਰ ਯਥਾਰਥਕ ਦੀ ਥਾਂ ਕਾਲਪਨਿਕ ਵਧੇਰੇ ਜਾਪਦਾ ਹੈ ਇਸਦਾ ਚਿਤਰਨ ਭਾਵੇਂ ਮਨੋਵਿਗਿਆਨਿਕ ਹੈ ਪਰ ਕਲਪਨਾ ਤੋਂ ਉਹ ਵੀ ਬਚਿਆ ਹੋਇਆ ਨਈ ਨਿਹਾਲ ਕੌਰ ਹੋਕਾ ਕਹਾਣੀ ਦੇ ਇੱਕ ਮਹੱਤਵਪੂਰਨ ਪਾਤਰ ਹੈ ਉਹ ਇਕ ਅਮੀਰ ਸਰਦਾਰ ਦੀ ਪਤਨੀ ਹੈ ਪਰ ਉਸਦੇ ਘਰ ਕੋਈ ਬੱਚਾ ਨਈ ਹੋਇਆ ਉਹ ਖੁੱਲੀ ਦਿਲੀ ਗੁਣਾਂ ਦੀ ਕਦਰ ਕਰਨ ਵਾਲੀ ਸਥਿਤੀਤ ਦਾ ਸਹੀ ਅਨੁਮਾਨ ਲਗਾਉਣ ਵਾਲੀ ਇਕਰਾਰ ਦੀ ਪੱਕੀ ਰੀਝ ਨਾਲ ਭਰੀ ਹੋਈ ਤੇ ਇਸਤਰੀ ਮਨ ਨੂੰ ਸਮਝ ਲੈਣ ਵਾਲੀ ਇਸਤਰੀ ਹੈ ਉਹ ਖੁਲਦਿਲੀ ਤੇ ਨੇਕ ਇਸਤਰੀ ਸੀ ਉਹ ਗਰੀਬਾਂ ਤੇ ਕਮੀਆਂ ਦੀ ਲੋੜ ਦਾ ਖਿਆਲ ਰੱਖਦੀ ਸੀ ਜਿਸ ਕਰਕੇ ਉਹ ਕਰਮੋ ਵਰਗੀਆਂ ਇਸਤਰੀਆਂ ਦੀਆਂ ਅਸੀਸਾਂ ਦੀ ਤੇ ਸਤਕਰ ਦੀ ਪਾਤਰ ਸੀ ਉਸਨੇ ਆਪਣੇ ਪਤੀ ਦੀ ਮਾਨਸਿਕ ਸਥਿਤੀ ਦਾ ਸਹੀ ਅਨੁਮਾਨ ਲਾਇਆ ਅਤੇ ਆਪ ਉਸ ਲਈ ਇੱਕ ਨਿਮਾਣੇ ਜਿਹੇ ਘਰ ਦੀ ਕੁੜੀ ਲੱਭ ਕੇ ਉਸਦਾ ਵਿਆਹ ਕਰ ਦਿੱਤਾ